ਪਾਈਪਿੰਨ ਵੀ ਅੱਛੀ ਲੱਗਦੀ ਹੈ ਉਸ ਤੋਂ flower ਲੈਸ ਵੀ ਲਗਾ ਸਕਦੇ ਹਾਂ ਆਪਾਂ ਜੇ ਉਹ ਮਤਲਬ ਗਲਾ ਜੇ ਲਗਾਉਣਾ ਆਪਾਂ ਨੇ ਫ਼ੇਰ ਉਹ ਉਹਨੂੰ ਕਿਹ ਉਹ ਆਪਾਂ ਸਿੱਧੀ cutting ਕਰ ਕਿ ਲਗਾ ਸਕਦੇ ਹਾਂ

ਬੁਕਰਮ ਵਾਲਾ ਗਲਾ cutting ਕਰਕੇ ਵੀ ਲਗਾ ਸਕਦੇ ਹਾਂ ਜੇ ਆਪਣੇ ਕੋਲ ਬੁਕਰਮ ਪਈ ਹੈ

ਮਿਲਦੇ ਹਾਂ ਹਾਂਜੀ ਹਾਂ ਅੱਜ ਕਲ ready mate ਬਜਾਰ ਚੋਂ ਵੀ ਮਿਲਦੇ ਆ ਗਲੇ

ਜਿਹੜੇ ready mate ਮਿਲਦੇ ਆ ਉਹ ਵੀ ਬਸ ਉਹ੍ਤੇ paste ਹੁੰਦੀ ਹੈ press ਨਾਲ

ਗਲੇ ਤੋਂ according ਗਲੇ ਤੋਂ ਕੱਪੜਾ ਜਿਆਦਾ ਹੋਣਾ ਚਾਹਿਦਾ ਏ

ਜਿਹੜੇ inches ਵੱਧ ਹੋਵੇ ਕੱਪੜਾ ਬਸ ਉਹਦੇ ਤੇ paste ਕਰਕੇ press ਨਾਲ press ਗਰਮ ਕਰਕੇ ਲਗਾਉਣੇ ਹਾਂ

ਜਿਵੇਂ center ਲੈ ਕੇ ਉਹਦੇ center ਤੇ center ਰੱਖ ਲੈਣਾ

ਅਮ ਸਾਈਡਾ ਤੇ ਸਲਾਈ ਲਗਾਉਣੀ ਕਿ ਗਭੇ ਲਗਾ ਦੇਣੀ ਹੈ

ਪਹਿਲਾ ਗੱਭੇ ਲਗਾਉਣੀ ਹੈ ਫ਼ੇਰ ਜਿਹੜੇ ਸੇਨ ਗਲੇ ਦੇ ਵਿੱਚ ਹੈ

ਬਾਹਰੀ side ਨੀ ਲਗਾਉਣੀ ਅੰਦਰਲੀ side ਹੀ ਗਲੇ ਤੇ ਲਗਾਉਣ ਹੈ ਠੀਕ ਹੈ ਜੀ ਲਗਾਉਣ ਤੋਂ ਉਸ ਤੋਂ ਬਾਅਦ ਉਸ ਤੋਂ ਬਾਅਦ cutting ਕਰ ਲੈਣ ਹੈ ਗਲੇ ਦੀ

ਥੋੜਾ ਅੱਧਾ ਇੰਚ margin ਛੱਡ ਦੇਣਾ ਅੱਕ margin ਛੱਡਣਾ ਅੱਧਾ ਇੰਚ

ਨਹੀ ਸਲਾਈ ਤੋਂ ਬਾਅਦ ਅੱਧਾ ਇੰਚ margin ਕਰਕੇ ਉਹਦੇ ਤੇ ਕੱਟ ਪਾਣੇ ਆ ਛੋਟੇ ਛੋਟੇ

ਕੱਟ ਲਗਾਉਣ ਤੋਂ ਬਾਅਦ ਉਹਨੂੰ ਸਿੱਧਾ ਗਲਾ ਅੰਦਰ ਨੂੰ fold ਕਰਕੇ ਗਲੇ ਤੇ ਸਲਾਈ ਲਗਾਲੋ

ਅੱਛਾ ਕੱਚੀ ਸਲਾਈ ਲਗਾਉਣੀ ਹੈ ਬੜੇ ਪੱਖੇ ਤੇ

ਹਾਂ ਇਵਿਨ ਰ੍ਰ੍ਹੁਗਾ ਉਹ ਬਾਅਦ ਚ ਕਰਾਂਗੇ ਤਰਪਾਈ ਹੁੰਦੀ ਹੈ ਉਸ ਤੇ ਬਾਅਦ ਚ

ਕਰ ਸਕਦੇ ਹਾਂ

ਸਿੱਧੀ ਰੱਖ ਕਿ ਗਲਾ ਪੁੱਠਾ ਰੱਖਿਆ

ਓਵੀੰ ਆਪਾਂ shirt ਦੇ ਨੀਚੇ ਗਲਾ ਰੱਖ ਸਕਦੇ ਹਾਂ

shirt ਦੇ ਅੰਦਰ ਨੂੰ ਗਲਾ ਮੋੜਿਆ ਉਹ ਅੰਦਰ ਨੂੰ ਮੋੜਨ ਦੀ ਜਗ੍ਹਾ ਬਾਹਰ ਨੂੰ ਗਲਾ ਨਿਕਲੇਗਾ ਠੀਕ ਹੈ ਜੀ

back ਗਲਾ ਵੀ ਆਪਾਂ ਬੁਕਰਮ ਵਾਲ ਅਬ੍ਨਾ ਸਕਦੇ ਹਾਂ ਜੇ front ਬਣਾਇਆ back ਵੀ ਬਣਾ ਸਕਦੇ ਹਾਂ

ਉਹ ਵੀ ਬਣਾ ਸਕਦੇ ਹਾਂ same ਬਣਾ ਸਕਦੇ ਹਾਂ ਜੇ ਦੋਨੋ ਗਲੇ same ਪਾਉਣੇ ਨੇ back ਤੇ ਵੀ ਬੁਕਰਮ ਲੱਗ ਸਕਦੀ ਹੈ other wise ਬੁਕਰਮ ਨੀ ਲਾਉਣੀ ਗੋਲ ਗਲਾ ਬਣਾਉਣਾ ਤਾਂ ਗੋਲ ਚ ਆਵੀਂ ਲੱਗਜੂ ਗੋਲ ਕਰਕੇ ਫ਼ੇਰ rave reel ਲਗਾਉਣੀ ਹੈ ਉਹਦੇ ਉੱਪਰ ਹਾਂ ਗੋਲ cutting ਕਰਕੇ rave reel ਲਗਾ ਕੇ ਉਸੇ ਤਰ੍ਹਾਂ ਸਲਾਈ ਲਗਾ ਕਿ ਅੱਧੇ ਅੱਧੇ ਇੰਚ ਦੀ ਫ਼ੇਰ ਉਹ੍ਤੇ ਕੱਟ ਪਾਉਣੇ ਠੀਕ ਹੈ ਜੀ ਜਿਵੇ ਆਪਾਂ sleeve ਬਣਾਉਣੀ ਹੈ ਤਾਂ ਉਹਦੇ ਚੋਂ ਵੀ ਉਹਦੇ ਚੋਂ ਵੀ design ਵਗੇਰਾ ਬਣ ਸਕਦੇ ਏ sleeve less ਚ sleeve ਦੇ ਵਿੱਚ sleeve ਵੀ sleeve ਅੱਛਾ ਅੱਛਾ ਬਾਂਹ ਚ ਠੀਕ ਹੈ ਉਸ ਚ ਵੀ ਪਾਏ ਜਾਂਦੇ ਆ shine ਜੋ ਮਰਜੀ design ਮੋਢੇ ਤੇ ਵੀ design ਹੁੰਡ ਹੈ ਮਤਲਬ ਕਿ

ਅੱਜਕਲ ਡੋਰੀ ਪਾ ਕਿ

umbrella ਉਹ ਫ਼ੇਰ ਮਤਲਬ umbrella ਪਾ cutting ਕਰਕੇ ਪਾ ਸਕਦੇ ਹਾਂ ਫ਼ੇਰ ਉਹ ਅੱਛੀ ਲੱਗਦੀ ਹੈ ਦੇਖਣ ਨੂੰ ਸੋਹਣੀ ਲੱਗਦੀ ਹੈ ਸੂਟ ਹੈ

ਉਹਦੀ cutting ਇਹ ਉਹ ਕਰਕੇ ਦੋਨੋ side ਤੋਂ

fold ਕਰਕੇ ਚਾਰ piece ਮਤਲਬ ਲੈ ਕੇ ਚੋਰਸ

ਉੱਪਰੋਂ ਪਹਿਲਾਂ ਉਹਦਾ ਮੁਰ੍ਹੀ ਨਾਪ ਲੈਣੀ ਹੈ ਵੀ ਕਿੰਨੀ ਮੁਰ੍ਹੀ ਰੱਖਣੀ ਹੈ

ਹਾਂ ਹਾਂ ਉਸ ਤਰਾਂ ਹੀ umbrella ਬਾਂਹ ਦੀ cutting ਹੋਵੇਗੀ ਠੀਕ ਹੈ ਜੀ ਫ਼ੇਰ ਉਹਦੇ ਪਰ ਆਪਾਂ ਕੋਈ ਲੈਸ ਕੁਛ ਵੀ ਲਗਾ ਸਕਦੇ ਹਾਂ ਹਾਂ ਉਸ ਤੇ ਲੈਸ ਵੀ ਲਗਾ ਸਕਦੇ ਹਾਂ ਪਾਈਪਿੰਨ ਵੀ ਲਗਾ ਸਕਦੇ ਹਾਂ ਜਿਆਦਾਤਰ ਪਾਈਪਿੰਨ ਵਧੀਆ ਲੱਗਦੀ ਹੈ ਠੀਕ ਹੈ ਜੀ ਪਿਕੋ ਵਗੇਰਾ ਵੀ ਹੋ ਜਾਂਦੀ ਹੈ ਉਹਦੇ ਪਰ ਹਾਂ ਜਿਆਦਾਤਰ ਲੋਕ ਪਿਕੋ ਕਰਾਉਂਦੇ ਨੇ ਪਿਕੋ ਵਧੀਆ ਲੱਗਦੀ ਹਾ ਪਿਕੋ ਅੱਛੀ ਲੱਗਦੀ ਹੈ ਹਾਂ ਪਿਕੋ ਵਧੀਆ ਲੱਗਦੀ ਹੈ ਠੀਕ ਹੈ ਜੀ

ਹੁਣ ਸਲਵਾਰ ਦੀ ਵੀ ਮੈਨੂੰ ਫ਼ੇਰ ਦੱਸ ਦਿਓ cutting ਵਗੇਰਾ ਕਿਵੇਂ ਕਰਨਾ ਹੈ ਸਲਵਾਰ ਵੀ ਕਾਫੀ ਤਰੀਕੇ ਨਾਲ cutting ਹੋ ਜਾਂਦੀ ਹੈ

ਸਲਵਾਰ ਢਾਈ ਚ ਵੀ ਬਣ ਜਾਂਦੀ ਹੈ ਤਿੰਨ ਚ ਵੀ ਬਣ ਜਾਂਦੀ ਹੈ ਤਿੰਨ ਭਾਰੀ ਬਣ ਜਾਂਦੀ ਹੈ ਢਾਈ ਚ ਵੇਸੇ ਵੀ ਭਾਰੀ ਬਣਦੀ ਹੈ ਦੋ ਮੀਟਰ ਚ ਵੀ ਸਲਵਾਰ ਬਣ ਜਾਂਦੀ ਹੈ

ਹਾਂ ਦੋ ਮੀਟਰ ਚ ਵੀ ਸਲਵਾਰ ਬਣ ਜਾਂਦੀ ਹੈ complete complete ਬਣ ਜਾਂਦੀ ਹੈ

ਉਹਦੀ ਵੀ ਉਹਦੀ cutting ਵੀ ਅਲੱਗ ਹੋਊਗੀ ਨਾ

ਉਹਨੇ ਮਤਲਬ ਦੋਨੋ ਚੀਜ਼ਾਂ ਇੱਕ ਉਹਦੇ ਤੋਂ ਨਿਕਲ ਜਾਣੀਆਂ

ਕੁੰਡੇ ਨੇ ਪੱਲੇ ਦੋਨੋ ਇੱਕ ਚੋਂ ਹੀ ਹਾਂ ਇੱਕ ਚੋਂ ਨਿਕਲ ਜਾਣੀਆਂ

ਸਲਵਾਰ ਜਦੋਂ ਆਪਾਂ cutting ਕਰਦੇ ਹਾਂ ਸਲਵਾਰ cutting ਕਰਨ ਤੋਂ ਪਹਿਲਾਂ ਆਪਣੇ ਕੋਲ ਸਲਵਾਰ ਦਾ ਨਾਮ ਹੈ ਪਹਿਲਾਂ ਆਪਾਂ ਸਲਵਾਰ ਨੂੰ ਸਿੱਧਾ ਰੱਖਣਾ ਹੈ ਸਲਵਾਰ ਦੇ belt ਤੋਂ ਲੈ ਕੇ ਮੁਰ੍ਹੀ ਤੱਕ ਨਾਪਣਾ ਸਲਵਾਰ ਕਿੰਨੇ ਇੰਚ ਦੀ ਹੈ

ਉਹ ਨਾਪ ਕੇ ਫ਼ੇਰ ਉਹਦੀ belt ਨਾਪ੍ਣੀ ਆ ਜੇ ਵੀ belt ਕਿੰਨੇ ਇੰਚ ਦੀ ਚੋੜਾਈ ਜਿਹੜਾ ਫ਼ੇਰ belt ਦੀ ਲੰਬਾਈ ਨਾਪ੍ਣੀ ਹੈ ਲੰਬਾਈ ਕਿੰਨੇ ਇੰਚ ਦੀ ਹੈ

ਹਾਂ ਫ਼ੇਰ belt

ਹਾਂ belt ਤੋਂ ਬਿਨਾ ਮੁਰ੍ਹੀ ਨਾਪਣ ਬਾਅਦ ਫ਼ੇਰ ਸਲਵਾਰ ਦੀ ਮੁਰ੍ਹੀ ਨਾਪ੍ਣੀ ਹੈ

ਵੀ ਮੁਰ੍ਹੀ ਕਿੰਨੀ ਹੈ ਫ਼ੇਰ ਸਲਵਾਰ ਦੇ ਕੁੰਡੇ ਨਾਪ ਲੋ ਵੀ ਕਿੰਨੇ ਇੰਚ ਦੇ ਆਪੇ ਹੋਏ ਆ

ਪੱਲੇ ਨਾਪ ਸਕਦੇ ਹਾਂ ਵੀ ਉਹ ਕਿੰਨੇ ਇੰਚ ਦੇ ਪਾਏ ਹੋਏ ਨੇ

ਹਾਂ ਫ਼ੇਰ ਉਸ ਤੋਂ ਬਾਅਦ ਫ਼ੇਰ ਆਪਾਂ ਸਲਵਾਰ ਹੋਰ cutting ਕਰਨੀ ਹੈ ਪਹਿਲਾਂ ਕੁੰਡੇ ਨਾਪ ਦੇ ਸੀ ਆਪਾਂ ਤੇ ਫ਼ੇਰ

ਫ਼ੇਰ ਸਲਵਾਰ ਨੂੰ ਆਪਾਂ ਕੱਪੜਾ ਸਿੱਧਾ ਕਰਕੇ fold ਕਰਾਂਗੇ

double fold ਕਰਨ ਤੋਂ ਬਾਅਦ ਉਹਨੂੰ ਨਾਪਾਂਗੇ

ਯਾ ਬਾਰਾਂ ਦਾ ਨਿਸ਼ਾਨ ਲਗਾ ਕਿ ਅੱਧਾ ਅੱਧਾ ਇੰਚ ਹਰ ਇੱਕ ਸਲਾਈ ਚ ਜਿਆਦਾ ਰੱਖਣਾ

ਸਲਵਾਰ cutting ਕਰਦੇ ਹੋਏ ਕਰਦੇ ਹੋਏ ਠੀਕ ਆ ਠੀਕ ਆ

ਬਸ ਫ਼ੇਰ ਉਹਨੂੰ ਕੁੰਡੇ ਨੂੰ ਨਾਪ ਕਿ length ਕਿੰਨੀ ਸੀ ਸਲਵਾਰ ਦੀ ਜਿਵੇਂ

ਬਾਅਦ ਇੱਕ ਇੰਚ ਵਧਾ ਕਿ ਰੱਖਣਾ

ਹਾਂ ਪੱਲੇ ਕੱਟਦੇ ਹਾਂ ਪੱਚੀ ਇੰਚ ਦੇ ਕੱਟਨੇ ਹਾਂ

ਹਾਂ ਚੜਾਈ ਸਾਢੇ ਬਾਰਾਂ ਲੰਬਾਈ ਉਹਦੀ cutting ਕਰਨ ਤੋਂ ਬਾਅਦ side ਤੋਂ ਕੱਪੜਾ ਨਿਕਲ ਜਾਂਦਾ ਹੈ belt ਦਾ